ਜਿਸ ਵਿੱਚ ਬਹੁਤ ਸੋਹਣੀਆਂ ਪਾਦੀਆਂ ਅਤੇ ਵਧੀਆ ਵਧੀਆ ਗ੍ਰੀਨ ਗ੍ਰੀਨ--

ਇਸ ਵਿੱਚ ਬਹੁਤ ਸਾਰੇ ਲੋਕ ਕੰਮ ਕਰਦੇ ਹੋਏ ਨਜ਼ਰ ਆ ਰਹੇ ਹੈ।

ਇਹ ਇੱਕ ਸ਼ਾਂਤ ਜਿਹਾ ਏਰੀਆ ਬਣਿਆ ਹੋਇਆ ਹੈ।

ਜਿੱਸ ਏਰੀਏ ਦੇ ਵਿੱਚ ਅੱਸੀਂ ਗੁਰੂਨਾਨਕ ਮੋਟਰ ਗੈਰੇਜ ਬਣਿਆ ਹੋਇਆ।

ਇਹ ਇੱਕ ਹੈਰੇਜ਼ ਅਤੇ ਬਹੁਤ ਵਧੀਆ ਜਿਹਾ--

ਦੇਖ ਰਹੇ ਹਾਂ ਇਹ ਬੋਹੁਤ ਵਧੀਆ ਝੀਲ ਏਰੀਆ ਬਣਿਆ ਹੋਇਆ ਦਿੱਖ ਰਹਾ ਹੈ।

ਜਿਸ ਵਿਚ ਅਸੀ ਬਹੁਤ ਸੋਹਣਾ ਜਿਹਾ---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

ਇਸ ਵਿੱਚ ਬਹੁਤ ਸ਼ਾਨਦਾਰ ਜੀ ਕਿਚਨ ਏਰੀਆ ਬਣਿਆ ਹੋਇਆ--

ਇਹ ਇੱਕ ਪਾਰਕ ਏਰੀਆ ਬਣਿਆ ਹੋਇਆ ਹੈ।

ਇਸ ਵਿੱਚ ਦੇਖਦੇ ਹੋਏ ਨਜ਼ਰ ਆ ਰਹੀ--

ਏਹ ਇੱਕ ਬਹੁਤ ਵਧੀਆ ਜੇਹਾ--

ਬਹੁਤ ਸੋਹਣਾ ਅਤੇ ਵਧੀਆ ਜਿਹਾ ਇਲਾਕਾ ਬਣਿਆ ਹੋਇਆ ਦੇਖ ਰਹੇ ਹਾਂ।

ਸੋਹਣਾ ਜਿਹਾ ਏਰੀਆ ਬਣਿਆ ਹੋਇਆ ਦੇਖ ਰਹੇ ਹਾਂ।

ਜਿਸ ਵਿੱਚ ਅਸੀਂ ਬਹੁਤ ਸਾਰੇ ਦਰਖਤ ਲੱਗੇ ਹੋਏ ਦੇਖ ਰਹੇ ਹਾਂ।

ਇਹ ਇੱਕ ਇਮੇਜ ਬਨੀ ਹੈ ਇਸ ਇਮੇਜ ਦੇ ਵਿੱਚ ਅਸੀਂ--